ਇਹ ਇੱਕ ਰੋਡ ਬਣਿਆ ਹੈ ਜਿੱਸ ਵਿੱਚ ਅੱਸੀਂ ਇੱਕ ਬਹੁਤ ਵਧੀਆ ਚਰਚ ਬਨੀ ਹੋਈ ਦੇਖ ਰਹੇ ਹਾਂ।

ਇਸ ਚਰਚ ਦੇ ਵਿੱਚ ਬਹੁਤ ਸਾਰੇ ਲੋਕ ਸਾਨੂੰ ਦਿੱਖ ਰਹੇ ਹੈਂ।

ਬਹੁਤ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਜੋ ਇਸ ਚਰਚ ਦੇ ਪਿੱਛੇ ਹੋਈ ਹੈ ਇਹ ਬਹੁਤ ਪਿਆਰਾ--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

ਦੇਖ ਰਹੇ ਹਾਂ ਇਹ ਬਹੁਤ ਵਧੀਆ ਏਰੀਆ ਬਣਿਆ ਹੋਇਆ ਹੈ।

ਸਜਾਵਟ ਹੋਈ ਹੈ ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ।

ਇਸ ਦੁਕਾਨ ਦੇ ਵਿੱਚ ਬਹੁਤ ਸਾਰਾ ਫਰੂਟ ਰੱਖਿਆ ਹੋਇਆ ਹੈ।

ਇਹ ਬਹੁਤ ਵਧੀਆ ਏਰੀਆ ਬਣਿਆ ਹੋਇਆ ਹੈ ਜੋ ਸਾਨੂੰ ਇੱਸ ਵਿੱਚ--

ਜੋ ਸਾਨੂੰ ਇਸ ਵਿੱਚ ਬਹੁਤ ਵਧੀਆ ਲੱਗਦੇ ਪਏ ਹੈ।

ਜੋ ਅਸੀਂ ਇਸ ਵਿੱਚ ਦੇਖਦੇ ਹੋਏਂ ਨਜਰ ਆ ਰਹੇ ਹੈਂ।

ਜਿਸ ਵਿੱਚ ਅਸੀਂ ਇੱਕ ਮਸ਼ੀਨ ਦੇਖ ਰਹੇ ਹਾਂ ਜੋ ਮਸ਼ੀਨ ਇਸ ਵਿੱਚ ਬਹੁਤ ਵਧੀਆ ਦਿਖ ਰਹੀ ਹੈ।

ਜਿਸ ਪਾਰਕ ਵਿੱਚ ਅਸੀਂ ਗਰੀਨ ਗਰੀਨ ਵਿਊ ਬਣਿਆ ਹੋਇਆ ਦੇਖ ਰਹੇ ਹਾਂ।

ਜੋ ਇਸ ਵਿੱਚ ਸਾਨੂੰ ਦਿੱਖ ਰਹੀ ਹੈ।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

ਜੋ ਕਿ ਸਾਨੂੰ ਇਸ ਵਿੱਚ ਦਿਖ ਰਿਹਾ ਹੈ ਇਹਬਹੁਤ ਵਧੀਆ --

ਦੇਖ ਰਹੇ ਹਾਂ ਇਸ ਵਿੱਚ ਬਹੁਤ ਵਧੀਆ ਸਮਾਨ ਲੱਗਾ ਹੋਇਆ ਹੈ।

ਜੋ ਕਿ ਇਸ ਵਿੱਚ ਬੈਠ ਕੇ ਵੇਟ ਕਰਦੇ ਹੋਏ ਨਜ਼ਰ ਆ ਰਹੇ ਹੈ।

ਇੱਕ ਖਾਲੀ ਸਮੁੰਦਰ ਏਰੀਆ ਹੈ ਜੋ ਇਸ ਵਿੱਚ ਸਾਨੂੰ ਦਿਖ ਰਹਾ ਹੈ।